ਉਹ ਵੀ ਥੱਕੇ ਹੁੰਦੇ ਨੇ ਉਹ ਵੀ ਆਪਣਾ ਘੜੀ phone ਚਲਾਨ ਗਏ ਉਹ ਵੀ ਆਪਣਾ ਪੈ ਜਾਣਗੇ ਹੁਣ ਤਾਂ room ਚ ਬੈਠ ਕੇ ਵੀ ਇਹ ਪਤਾ ਨਹੀਂ ਲਗਦਾ ਹੈਗਾ ਕਿ ਪਿੱਛੇ ਇਹਨੇ ਜਾਣੇ ਪਏ ਹੋਏ ਦੋ ਜਾਣੇ ਪਏ ਹੈ ਕੇ ਚਾਰ ਜਣੇ ਪਏ ਹੋਏ ਨੇ ਕਿਉਂਕਿ ਆਪਣਾ ਆਪਣਾ ਥੱਕ ਕੇ ਆਪਨੇ ਆਪਨੇ ਫੋਨਾ ਚਲਾ ਕੇ ਆਪੇ ਹੀ ਸੋ ਜਾਂਦੇ ਨੇ ਹਮ ਸਾਡੇ ਰਾਤ ਨੂੰ ਜਦੋਂ ਸੋਂਦੇ ਹੁੰਦੇ ਸੀ ਨਾ ਪਹਿਲੇ ਹੈ ਬੁਝਾਰਤਾ ਬੁਝਦੇ ਹੁੰਦੇ ਸੀ

ਫੇਰ ਜਿਵੇਂ light ਚਲੇ ਜਾਣੀ ਫੇਰ ਕਹਿੰਦੇ ਪੁਰਬ ਜੀ ਨੂੰ ਇਹਨੇ ਤਾਂ light ਆਉਗੀ ਆਹ ਚੀਜਾ ਨਾ ਬਹੁਤ ਜਿਆਦਾ ਹੁੰਦਿਆ ਹੁੰਦੀ ਸੀ ਹੁਣ light ਆ ਨਹੀਂ ਚਲਦਿਆਂ ਹੁਣ innovator ਚਲ ਪੈਂਦੇ ਨੇ ਹੁਣ ਪਤਾ ਹੀ ਨਹੀਂ light ਜਾ ਰਹੀ ਕਿੰਨੀ ਕਿੰਨੀ counting ਗਿਣਤੀ ਗਿਣੀ ਕਰਨੀ ਮੇਰੇ ਇੰਨੇ ਗਿਨੇ ਤੇ light ਆਈ ਐ ਉਹ ਕਹਿੰਦਾ ਮੇਰੇ ਇੰਨੇ ਗਿਨੇ ਤੇ light ਆਏਗੀ ਇਹਨੇ ਗਿਨੇਗੇ ਤਾਂ light ਆਏਗੀ ਆਹ ਕੁੱਛ ਬੜਾ ਕੁੱਛ ਕਰਦੇ ਹੁੰਦੇ ਸੀਗੇ ਸਾਡੇ ਪੁਰ ਪੁਰ ਗਿਣਦੇ ਹੁੰਦੇ ਸੀ

ਜਿਵੇਂ ਆਹ ਹੋ ਗਿਆ ਸਹਾਰਨਪੁਰ ਬਲਾਸਪੁਰ

ਸਾਨੂੰ ਮੈਨੂੰ ਨਹੀਂ ਪਤਾ ਇਸ ਚੀਜ ਦਾ ਪੁਰਨ ਸਾਡੇ ਏਦਾਂ ਪੂਰਬੀ ਰੱਖਦੇ ਹੁੰਦੇ ਸੀ ਕਹਿੰਦੇ ਸੀ ਇੱਕੀ ਵਾਰੀ ਪੂਰਾ ਇਹਨਾਂ ਗਿਨੋ ਤਾਂ light ਆਉਗੀ ਅੱਛਾ ਬਸ ਐਂ ਈ ਐਂ ਸਾਡੇ ਵੀ ਐਂ ਈ ਐਂ ਅਸੀਂ ਵੀ ਦੇਖੀ ਜਾਇਆ ਕਰਨਾ ਵੀ light ਇਹਨੇ ਗਿਨਾਗੇ ਇਹਨੇ ਤਾਰੇ ਫੇਰ ਪਹਿਲਾਂ ਆਪਾਂ ਬਾਹਰ ਵੀ ਪੈਂਦੇ ਹੁੰਦੇ ਸੀ ਸਾਰੇ ਫੇਰ ਅਸੀਂ ਤਾਰੇ ਗਿਣ ਨਿਆ ਕਰਨੇ ਵੀ ਇਹਨੇ ਤਾਰੇ ਗਿਨਾਗੇ light ਆ ਜੇਗੀ light ਆ ਜੇਗੀ ਤਾਰਿਆਂ ਚ ਹੁਣ ਅੱਜਕਲ ਬੱਚੇ ਵੇਖ ਲੋ ਤਾਰਿਆਂ ਦਾ ਪਤਾ ਹੀ ਨਹੀਂ ਹੈਗਾ ਬੱਚਿਆਂ ਨੂੰ ਕਿਉਂਕਿ ਬਾਹਰ ਹੀ ਨਹੀਂ ਨਿਕਲਦੇ ਹੈਗੇ ਅਸੀਂ ਬਾਹਰ ਸੋਂਦੇ ਹੁੰਦੇ ਸੀ ਤਾਂ ਅਸੀਂ ਤਾਰੇ ਵੀ ਗਿਣਦੇ ਰਹਿੰਦੇ ਹੁੰਦੇ ਸੀਗੇ ਉਹੀ ਤਾਂ ਹੈ ਹੁਣ ਉਹ ਤਾਹੀ ਤਾਂ ਕਹਿੰਦੇ ਹੈ ਬੱਚਿਆਂ ਨੂੰ ਹੁਣ ਇਹੋ ਜਿਹੀ ਪੁਰਾਣੀ ਚੀਜਾਂ ਦਾ ਕੁੱਛ ਵੀ ਨਹੀਂ ਪਤਾ ਹੈਗਾ ਜੇ ਇਹਨਾਂ ਨੂੰ ਪੁਰਾਣਿਆ ਚੀਜਾਂ ਗੱਲਾ ਦੱਸੀਏ ਨਾ ਆਪਾਂ ਇਹ ਵੀ ਹੈਰਾਨ ਹੋ ਤੁਸੀਂ ਏਦਾਂ ਕਰਦੇ ਹੁੰਦੇ ਸੀ ਬੱਚੇ ਸੁਣਦੇ ਨੇ ਖੁਸ਼ ਹੋ ਕੇ ਐਂ ਤਾਂ ਜੇ ਕਦੇ ਆਪਾਂ ਸੁਣਾਵਾਂਗੇ ਤਾਂ ਬੱਚੇ ਸੁਣਦੇ ਵੀ ਨੇ ਕਿ ਹਾਏ ਮੰਮੀ ਤੁਸੀਂ ਏਦਾਂ ਵੀ ਕਰਦੇ ਹੁੰਦੇ ਸੀਗੇ ਤੇ ਉਹਦੇ ਕੋਲ ਹਾਏ ਮੰਮੀ ਤੁਸੀਂ ਏਦਾਂ ਵੀ ਕਰਦੇ ਹੁੰਦੇ ਸੀਗੇ ਅਸੀਂ ਕਿਹਾ ਕਰਨਾ ਹਾਂ ਅਸੀਂ ਏਦਾਂ ਕੀਤਾ ਸੀ ਅਸੀਂ ਏਦਾਂ ਕਰਦੇ ਸੀ ਹਾਂ ਖੇਡਾਂ ਖੇਡਣ ਚ ਅਸੀਂ ਕਈ ਵਾਰ ਚਰਖਾ ਵੀ ਚਲਾਨ ਲਗ ਜਾਂਦੇ ਹੁੰਦੇ ਸੀ

ਹਾਂਜੀ ਘਰਾਂ ਚ ਚਰਖੇ ਹੁੰਦੇ ਆਪਾਂ ਚਰਖੇ ਵੀ ਚਲਾ ਲੇਂਦੇ ਹੁੰਦੇ ਸੀ ਆਪਾਂ ਸਾਰਿਆਂ ਖੇਡਾਂ ਖੇਡਾਂ ਚ ਸਬ ਕੁੱਛ ਕਰ ਲਿੰਦੇ ਹੁੰਦੇ ਸੀਗੇ ਹੁਣ ਦੇਖਲੋ ਚਰਖਿਆ ਚੁਰਖਿਆ ਦਾ ਪਤਾ ਹੀ ਨਹੀਂ ਹੈਗਾ ਨਾ ਕੋਈ ਦਰਿਆ ਦੇ ਜਿਹੜੇ ਘਰ ਚਲਾਂਦੇ ਹੁੰਦੇ ਸੀਗੇ ਉਹੀ ਬੱਚਿਆ ਨੇ ਆਲੇ ਦੁਆਲੇ ਖੇਡੀ ਜਾਣਾ ਕੱਲੇ ਮੰਮੀ ਆਲੇ ਦਰਿਆ ਆਉਨੀਆ ਜਾਣਿਆ ਕਰਨੀਆਂ ਖੇਤ ਦੇ ਨੋ ਵਟਨੇ ਕਰਨੇ ਫੇਰ ਬੱਚਿਆ ਦੇ ਕੋਲ ਬਹਿ ਕੇ ਫੇਰ ਅਸੀਂ ਮੰਮੀ ਨੂੰ ਕਹਿਣਾ ਸਾਨੂੰ ਵੀ ਸਿਖਾਓ ਤੇ ਮੰਮੀ ਹੋਣਾ ਜੇ ਸਿਲਾਇਆ ਬੁਨਣੀਆ ਕਰਨੀਆ ਤੇ ਅਸੀਂ ਕੋਲ ਫੜ ਕੇ ਬਹਿ ਜੀਆ ਕਰਨਾ ਡੱਕੇ ਅਹ ਅਹ ਆਪਣੇ ਮਾਂਜੇ ਦੇ ਤਿੱਲੇ ਫੜ੍ਹ ਕੇ ਬਹਿ ਜੀਆ ਕਰਨਾ ਮੰਮੀ ਸਾਨੂੰ ਵੀ ਸਿਖਾਓ ਅਸੀਂ ਤਾਂ ਏਦਾਂ ਕਰ ਕਰ ਕੇ ਸਿੱਖ ਜਾਂਦੇ ਸੀ ਪਰ ਹੁਣ ਆਪਨੇ ਬੱਚਿਆ ਨੂੰ ਜੇ ਅਸੀਂ ਕਹਿੰਦੇ ਹਾਂ ਨਾ ਕਿ ਤੁਸੀਂ ਆਹ ਸਿੱਖ ਲੋ ਤੁਹਾਨੂੰ ਆਹ ਜਰੂਰੀ ਐ ਤੁਹਾਨੂੰ ਸਿੱਖਣਾ ਜਾ ਕੁੱਛ ਸਾਡੇ ਕੋਲੋ boring ਕੰਮ ਨਹੀਂ ਹੁੰਦੇ ਹੈਗੇ ਹੁਣ ਬੱਚੇ ਕਹਿੰਦੇ ਆ ਤੁਹਾਡੇ ਕੋਲ ਇਹ boring ਜੇ ਮੈਂ ਕਿਹਾ ਕਿ ਸੇਮਿਆ ਅਸੀਂ ਵਟਦੇ ਹੁੰਦੇ ਸੀਗੇ ਚਲੋ ਮੰਮੀ ਨੇ ਆਟਾ ਮਲਿਆ ਹਨਾ ਤੁਸੀਂ ਵੀ ਨਾਲ ਲੱਗੋ ਆਪਣੇ ਬੱਚਿਆ ਨੂੰ ਕਿਹਾ ਤੁਸੀਂ ਵੀ ਨਾਲ ਲੱਗੋ ਸਿੱਖੋ ਸੇਮਿਆ ਲੈ ਅਸੀਂ ਇਹੀ ਕੰਮ ਕਰਨੇ ਬੱਚੇ ਅੱਗੋ ਏਦਾਂ ਕਹਿੰਦੇ ਅਸੀਂ ਏਹਿਓ ਕੰਮ ਕਰਨੇ ਨੇ ਇਹ ਤ੍ਜ਼ਨ boring ਕੰਮ ਨੇ ਇਹ ਕੋਈ ਕੰਮ ਨੇ ਖਾਣ ਦਾ ਪਤਾ ਹੋ ਜਾਂਦਾ ਉਹਨਾਂ ਨੂੰ ਪਰ ਕੰਮ ਕਰਨ ਦਾ ਨਹੀਂ ਉਹਨਾਂ ਨੂੰ ਪਤਾ ਹੁੰਦਾ ਉਹੀ ਤਾਂ ਹੈ ਹੁਣ ਖੇਲਣ ਦਾ ਦੇਖੋਗੇ ਜੇ ਆਪਾਂ ਕੋਈ ਵੀ ਚੀਜ ਖੇਲਣੀ ਹੈ ਹਨਾ

ਅਸੀਂ ਜਿਵੇਂ ਤੁਸੀਂ ਕਹਿੰਦੇ ਹੋ ਨਾ ਤੀਲੀਆਂ ਤੇ ਮੈਨੇ ਬਹੁਤ ਕੁੱਛ ਤੀਲੀਆਂ ਤੇ ਬਣਾਇਆ

ਬੜੇ ਬਣਾਏ ਹੈ ਮੇਰੀ ਮੰਮੀ ਨਾ ਮਸ਼ੀਨ ਚਲਾਉਂਦੀ ਹੁੰਦੀ ਸੀ

ਹਾਂ ਉਹਨੇ ਸਾਨੂੰ ਕਹਿਣਾ ਗੋਲੇ ਕਰਕ ਦੋ ਰਾਤ ਨੂੰ ਬਾਰਾਂ ਬਾਰਾਂ ਵਜੇ ਤੱਕ ਕੰਮ ਕੀਤਾ ਇਹ

ਹਮ ਬਾਰਾਂ ਬਾਰਾਂ ਵਜੇ ਤੱਕ ਕੰਮ ਕਰਦੇ ਰਹਿੰਦੇ ਸੀ ਅਸੀਂ ਤੇ ਸਾਡੀ ਮੰਮੀ ਨੇ ਸਾਨੂੰ ਤੀਲਿਆ ਤੇ ਕੁੰਡੇ ਜੇ ਪਾਕੇ ਦੇ ਦੇਣੇ ਮੇਰੇ ਵਰਗੀ ਸਿਧਾ ਨਾਲਾ ਬੁਨਦਿਆ ਕਰਦੀ ਸੀ ਮੰਮੀ ਨੇ ਕਹਿਣਾ ਨਾਲਾ ਬੁੰਨ ਲੈ ਆਪਣੀ ਸਲਵਾਰ ਜੋਗਾ ਅੱਛਾ ਹਾਂਜੀ ਅੱਧੇ ਟਿਲਿਆ ਤੇ ਮਾਂਜਿਆ ਦੇ ਟਿਲਿਆ ਤੇ ਬੜਾ ਕੁੱਛ ਬਣਾਨ ਗਏ ਫੇਰ ਅੱਛਾ ਲਿਫਾਫੇ ਫੇਰ ਨਾ ਏਦਾਂ ਕਿਸੇ ਨੂੰ ਦੇਖਿਆ ਮੈਂ ਵੀ ਆਪਣੇ ਬਚਪਨ ਚ ਦੇਖਿਆ ਮੈਂ ਵੀ ਕਿਸੇ ਨੂੰ ਵੀ ਲਿਫਾਫੇ ਕੱਟ ਕੱਟ ਕੇ ਤੇ ਲਿਫਾਫਿਆ ਦਾ ਉਹ ਬਣਾਉਂਦੀ ਸੀ mat ਮੈਂ ਵੀ ਲੰਗ ਗਈ ਮੈਂ ਵੀ ਨਿਆਣੀ ਬੱਚੀ ਵੀ ਨਿਆਣਿਆਂ ਨੂੰ ਕਿਹੜਾ ਸਮਝ ਮੈਂ ਵੀ ਕਿਹਾ ਵੀ ਮੈਂ ਵੀ ਲਿਫਾਫੇ ਕੱਟ ਕੇ mat ਬਣਾਉਣਾ ਮੈਂ ਜੁੰ ਲਗੀ ਸਾਰਾ ਸਾਲ ਮੈਂ ਐਵੇਂ ਹੀ ਬੈਠੀ ਰਿਹਾ ਕਰਨਾ ਮੈਂ ਲਿਫਾਫਿਆ ਦਾ ਮੈਂ ਵੀ ਇੱਕ mat ਬਣਾਇਆ ਸੀਗਾ ਪਰ ਜੇ ਹੁਣ ਆਪਨੇ ਬੱਚਿਆ ਨੂੰ ਕਵੋ ਨਾ ਤਾਂ ਕਹਿਣਗੇ ਲੈ ਇਹ ਕੋਈ ਕੰਮ ਹੈ ਇਹ ਕੋਈ ਕੰਮ ਸੀ ਤੁਸੀਂ ਘਰ ਵਿੱਚ ਇਹ ਰੱਖੋਗੇ ਗੰਦਾ ਜਿਹਾ

ਹੁਣ ਜਿਵੇਂ ਹੁਣ ਲਿਫਾਫਿਆਂ ਨੂੰ ਤੁਸੀਂ ਕਹਿੰਦੇ ਹੁਣ ਅੱਗੇ ਅਖਬਾਰ ਦੇ ਲਿਫਾਫੇ ਚਲਦੇ ਹੁੰਦੇ ਸੀ ਉਹ ਲਿਫਾਫਿਆ ਦਾ ਕੰਮ ਵੀ ਅਸੀਂ ਕੀਤਾ

ਤੇ ਮਤਲਬ ਕਿ ਪਹਿਲਾਂ ਤਾਂ ਆਪਾਂ ਨੂੰ ਬੱਚਿਆ ਨੂੰ ਤਾਂ ਸ਼ੋਂਕ ਹੁੰਦੇ ਸੀ ਇਹਨਾਂ ਚੀਜਾਂ ਦੇ ਪਰ ਹੁਣ ਆਲੇ ਬੱਚਿਆ ਨੂੰ ਉਹ ਸ਼ੋਂਕ ਨਹੀਂ ਹੈਗੇ ਹੁਣ ਬੈਠਦੇ ਹੀ ਨਹੀਂ ਕੋਲ ਜੇ ਉਹਨਾਂ ਨੂੰ ਕੋਈ ਕੰਮ ਨੂੰ ਕਹਿ ਵੀ ਦਈਏ ਨਾ

ਹੁਣ ਉਹ ਫੋਨਾ ਨੂੰ ਹੀ ਸਮਝਦੇ ਨੇ ਕਿ ਸਾਡਾ ਕੰਮ ਇਹੀ ਐ ਬਾਕੀ ਹੋਰ ਕੋਈ ਕੰਮ ਨਹੀਂ ਹੈਗਾ ਕਈ ਵਾਰ ਫੋਨਾ phone ਵੀ ਹੈ ਕੰਮ ਵਾਲੇ ਵੀ ਹੈਗੇ ਐ phone ਹੁਣ ਜਿਵੇਂ ਹੁਣ ਫੋਨਾ ਤੇ ਕਈ ਵਾਰ ਇੱਕ ਬੱਚੇ ਨੇ ਨਾ ਸਾਡੇ ਗੁਆਂਡ ਚ ਬੱਚਾ ਉਹ phone ਤੋਂ ਹੀ ਪਤਾ ਨਹੀ ਕੋਈ ਏਹੀ ਜੀ ਚੀਜ ਬਣਾਈ ਉਹਨੂੰ company ਆਲੇ ਹੀ ਲੇਕੇ ਚਲੇ ਗਏ

ਵਧੀਆ phone ਤੋਂ ਸਿੱਖਣ ਨੂੰ ਵੀ ਜੇ ਮਤਲਬ ਕੇ ਜੇ ਬੱਚਾ ਸਿੱਖਣ ਵਾਲਾ ਹੋਵੇ ਤਾਂ ਤਾਂ ਉਹੀ ਓ ਗੱਲ ਹੈ ਕਿ phone ਤੋਂ ਵੀ ਬਹੁਤ ਕੁੱਛ ਸਿੱਖ ਸਕਦਾ ਜਿੰਨੇ ਨਹੀਂ ਸਿਖਣਾ ਉਹ phone ਤੋਂ ਵੀ ਇਹੋ ਜਿਹੀ ਗੱਲਾ ਦੇਖ ਦੁਖ ਕੇ ਬਸ ਉਹਦਾ ਦਿਮਾਗ ਸਗੋਂ ਜਿਹੜੀ ਚੀਜਾਂ ਜਿਆਦਾ ਦੇਖਣ ਲੱਗ ਜਾਂਦੇ ਨੇ ਦਿਮਾਗ ਵੀ ਉਹਨਾਂ ਦੇ ਉਦਾਂ ਦੇ ਹੋਣ ਲਗ ਜਾਂਦੇ ਨੇ ਫੇਰ ਸੋਚ ਵੀ ਉਹਨਾਂ ਦੀ ਓਦਾਂ ਦੀ ਹੋ ਜਾਂਦੀ ਕੰਮ ਵੀ ਉਦਾਂ ਦੇ ਹੋ ਜਾਂਦੇ ਨੇ

ਤੇ ਗਲਤ ਪਾਸੇ ਦਿਮਾਗ ਜੇ ਬੱਚੇ ਨੂੰ ਲਿਜਾਉਣਾ ਤਾਂ ਫੇਰ ਉਹ ਤਾਂ ਖ਼ਰਾਬ ਹੀ ਕਰਦਾ ਹੈ ਨਾ ਹਾਂਜੀ phone ਤੋਂ ਹੁਣ ਕਾਫੀ ਕਈ ਜਾ ਏਦਾਂ ਦੀਆਂ ਵੀ ਆਮਦਨ ਦੇ ਸਾਧਨ ਵੀ phone ਚ ਹੈਗੇ ਨੇ ਵੀ ਘਰ ਬੈਠੇ ਬਿਠਾਏ ਵੀ ਇਹਨੇ ਪੈਸੇ ਕਮਾਓ ਇਹਨੇ ਕਮਾਓ ਹੁਣ ਆਹ video ਦਾ ਬੜਾ ਚੱਲਿਆ ਹੋਇਆ video ਬਣਾਕੇ ਪਾਓ ਜਾ ਆਪਣੇ ਕੋਈ ਆਪਣਾ ਕੋਈ ਏਦਾਂ ਦੀ ਵੀ ਚੀਜਾਂ ਪਾਓ phone ਦੇ ਵਿੱਚ ਜਿਹੜੇ ਨਾਲ comment ਹੋਣਗੇ ਪੈਸੇ ਮਿਲਦੇ ਨੇ ਉਹਦੇ ਇਹੀ ਚੀਜਾਂ ਵੀ ਹੈਗਿਆ ਨੇ ਹੁਣ phone ਚ

ਉਹੀ ਤਾਂ ਹੈ ਤਾਹਿ ਤਾਂ ਕਹਿੰਦੇ ਐ ਕਿ ਇੱਕ ਨਾ ਖੇਡਣਾ ਵੀ ਬਹੁਤ ਜਰੂਰੀ ਐ

hello

hello

how are you fine ਤੁਸੀਂ ਦੱਸੋ

ਹਾਂਜੀ ਤੁਸੀਂ ਜਾ ਆਏ ਕੱਲ boutique ਦੇ

ਹੋਰ ਕੱਪੜੇ ਮਤਲਬ ਮੈਂ stich ਕਰਵਾਉਣੇ ਆ

simple ਸੂਟ ਦਾ ਉਹ ਡੇੜ ਸੋ ਰੁਪਿਆ ਲੈਂਦੇ ਨੇ

ਹਾਂਜੀ ਵਧੀਆ boutique ਹੈ

or ਜੇ ਆਪਾਂ ਨੇ ਮਤਲਬ ਦੂਜਾ ਫੁੱਲ ਉਹਦਾ ਫਰਾਕ ਸੂਟ ਸਵਾਉਣਾ ਹੋਵੇ ਫ਼ੇਰ ਫਰਾਕ ਸੂਟ ਦੇ ਉਹਨਾ ਦੇ ਅਲੱਗ ਅਲੱਗ stitching ਦੇ ਮਤਲਬ ਅਲੱਗ ਅਲੱਗ ਪੈਸੇ ਰੱਖੇ ਹੋਏ ਨੇ ਫਰਾਕ ਸੂਟ ਦੇ ਜਿਵੇਂ ਡੇੜ ਸੋ ਹੋਗਿਆ

ਪ੍ਲਾਜੋ ਸੂਟ ਦਾ ਜਿਵੇਂ simple ਸੂਟ ਦਾ ਡੇੜ ਸੋ ਹੋਗਿਆ ਫਰਾਕ ਸੂਟ ਦਾ ਢਾਈ ਸੋ ਹੋਗਿਆ ਤੇ ਪ੍ਲਾਜੋ ਸੂਟ ਦਾ ਤਿੰਨ ਸੋ ਹੋਗਿਆ lining ਦਾ ਪੰਜ ਸੋ ਹੋਗਿਆ ਏਵੇਂ ਲੇਦਾ ਲੇਦਾ ਰੱਖੇ ਹੋਏ ਨੇ okay ਮਤਲਬ ਪੂਰੀ guarantee ਮਤਲਬ ਸਾਡਾ ਸੂਟ ਵਧੀਆ

ਕੋਈ ਗੜਬੜ ਨੀ ਹੈਗੀ ਉਹਨਾ ਦੀ ਪੂਰੀ guarantee ਹੈ ਮਤਲਬ

ਮਤਲਬ ਪੂਰੀ guarantee ਆ ਨਾ ਸਾਨੂੰ ਹਾਂਜੀ ਹਾਂਜੀ ਤੁਸੀਂ ਆਜੋ ਤੁਸੀਂ ਜਦ ਮਰਜ਼ੀ ਆ ਸਕਦੇ ਹੋ ਇਹਨਾ ਦੇ boutique ਤੇ

ਇਹ ਦੁਕਾਨ ਸ਼ਿਵ ਮੰਦਿਰ ਕੋਲ ਆ

ਦੁਕਾਨ ਦਾ ਨਾਮ ਕੀ ਆ

ਹਾਂਜੀ ਇਹਨਾ ਦਾ contact number ਵੀ ਲਿਖਿਆ ਹੋਇਆ ਮਤਲਬ

ਤੁਸੀਂ ਜਦ ਮਰਜ਼ੀ ਆ ਸਕਦੇ ਹੋ ਚੋਵੀ ਘੰਟੇ ਸ਼ੋਪ ਖੁੱਲੀ ਰਹਿੰਦੀ ਆ

okay ਜੇ ਆਪਾਂ ਮਤਲਬ ਲਹਿੰਗਾ ਬਨਵਾਉਣਾ ਹੋਵੇ ਫ਼ੇਰ ਹਾਂਜੀ ਉਹ ਲਹਿੰਗਾ ਵੀ ਬਹੁਤ ਵਧੀਆ ਤਰੀਕੇ ਨਾਲ ਬਣਾਉਂਦੇ ਆ simple ਲਹਿੰਗਾ ਬਨਵਾਉਣਾ ਹੋਵੇ heavy ਬਣਾਉਣਾ ਹੋਵੇ ਜਿਵੇਂ ਦਾ ਮਰਜ਼ੀ ਤੁਸੀਂ ਬਣਾ ਸਕਦੇ ਹੋ

ਹਾਂਜੀ ਜਾਗੋ type ਦੇ ਸੂਟ ਬਹੁਤ ਵਧੀਆ ਹੁੰਦੇ ਨੇ lining ਲਗਾ ਕੇ ਪਾਈਪਿੰਨ ਲਗਾ ਕੇ ਲਗਾ ਕੇ ਸਭ ਉਹ ਵਧੀਆ ਬਣਾਉਂਦੇ ਨੇ ਬਹੁਤ ਵਧੀਆ ਸ਼ੋਪ

ਹਾਂਜੀ design ਵੀ ਕਰਦੇ ਨੇ ਉਹ ਹੋਰ ਸ਼ੋਪਾਂ ਨਾਲੇ ਉਹਨਾ ਦੀ shop best ਹੈ ਮਤਲਬ ਰੇਟ ਵੀ ਇਹਨਾ ਦਾ ਵਧੀਆ fix ਰੇਟ ਨੇ ਮਤਲਬ ਜਿਆਦਾ high ਰੇਟ ਨੀ ਇਹਨਾ ਦੇ

ਹਾਂਜੀ ਅਸੀਂ ਬਨਵਾਉਣਾ ਹੈ ਜੀ

ਮਤਲਬ ਤੁਸੀਂ

ਅਸੀਂ ਕੱਲ ਆ ਜਾਂਗੇ ਜੀ

okay ਤੁਸੀਂ

ਪਲਾਜੋ ਸੂਟ ਦਾ ਉਹਨਾ ਨੇ ਉਹੀ ਢਾਈ ਸੋ ਰੁਪਿਆ ਲੈਣਾ

ਹਾਂਜੀ ਹਾਂਜੀ ready mate ਸ਼ੋਪ ਉਹਨਾ ਦੀ ਬਿਲਕੁਲ ਨਾਲ ਹੀ ਆ ਉਹ ਵੀ ਬਿਲਕੁਲ ਨੇੜੇ ਆ ਇਹਨਾ ਨੇ ਮਤਲਬ ਬਣਵਾ ਕੇ ਰੱਖੇ ਹੋਏ ਨੇ ਉਰੇ ਜਿਵੇਂ ਉਹ ਵੇਚਦੇ ਵੀ ਨੇ ਹਾਂਜੀ ਉਹ ਤਾਂ ਮਤਲਬ ਆਪਣੇ ਤੇ depend ਕਰਦਾ ਵੀ

ਹਾਂ ਉਹ ਥੋਡੇ ਤੇ depend ਕਰਦਾ ਤੁਸੀਂ ਕਿੱਦਾਂ ਦਾ ਲੈਣਾ ਵੇਸੇ ਉਹ ready mate ਵੀ ਵੇਚਦੇ ਨੇ ਉਹ ਬਣਾ ਬਣਾ ਕੇ

ਇਹ ਸਭ ਕੁਹ੍ਕ ਲਹਿੰਗੇ ਉਹ ਕਰਾਏ ਤੇ ਵੀ ਦਿੰਦੇ ਨੇ ਹਾਂਜੀ ਉਹ ਤਾਂ ਫ਼ੇਰ ਅਸੀਂ ਦਖ਼ ਲਵਾਂਗੇ ready mate ਲੈਣੇ ਆ ਜਾਂ ਫਿਰ ਬ੍ਨਵਾਉਣੇ ਆ ਨਹੀਂ ਫ਼ੇਰ ਅਸੀਂ fitting ਕਰਵਾ ਲਾ ਗੇ ਉੱਥੀ

ਜਿਵੇਂ ਵਧੀਆ ਤਰੀਕੇ ਨਾਲ ਬਣਵਾ ਲਿਓ ਬਣਾਉਂਦੇ ਵੀ ਉਹ ਜੇ ਤੁਸੀਂ ਲੈਣੇ ਆ ਤਾਂ ਲੈ ਵੀ ਸਕਦੇ ਹੋ ਤੁਸੀਂ

ਹਾਂਜੀ ਮਤਲਬ ਸਲਵਾਰ ਸੂਟ ਵੀ ਉਹਨਾ ਨੇ ਮਤਲਬ ਰੱਖੇ ਹੋਏ ਨੇ ਬਣਾ ਕੇ ਜਿਹਨਾ ਨੇ ਮਤਲਬ ready mate ਲੈਣੇ ਨੇ ਉਹ ready mate ਲੈ ਲੈਣ ਜਿਹਨਾ ਨੇ stitch ਹੀ ਕਰਵਾਉਣੇ ਨੇ ਆਪਣੀ ਉਹ stitch ਵੀ ਕਰਵਾ ਸਕਦੇ ਨੇ ਮਤਲਬ ਹਰ color ਦਾ ਸੂਟ ਮਿਲ੍ਜੁਗਾ ਨਾ ਸਾਨੂੰ ਉੱਥੇ ਹਾਂਜੀ ਤੁਸੀਂ ਹਰੇਕ color ਦਾ ਸੂਟ ਲੈ ਸਕਦੇ ਹੋ ਵੇਸੇ ਤੁਸੀਂ ਕਿਹੜੇ color ਦਾ ਸੂਟ ਲੈਣਾ ਚਾਹੁੰਦੇ ਹੋ ਮੈਂ ਲੈਣਾ ਚਾਹੁੰਦੀ ਹਾਂ red color ਦਾ

ਉਹ black color ਦਾ ਹੋਣਾ ਚਾਹੀਦਾ ਯਾ ਫਿਰ

ਹਾਂਜੀ or ਸ਼ਾਮ ਨੂੰ party ਤੇ ਪਾਉਣਾ ਆ ਉਹ ਫ਼ੇਰ ਸਾਨੂੰ mam ਉਹ ਪਲਾਜੋ ਸੂਟ ਚਾਹੀਦਾ ਆ ਜਿਹਨੂੰ ਤੁਸੀਂ ਪੇੰਟ ਪਲਾਜੋ ਕਿਹਨੇ ਹੋ ਉਹਦਾ color ਚਲੋ ਦੇਖਾਂਗੇ ਫ਼ੇਰ ਕੋਨਸਾ color ਲੈਣਾ ਹੈ

ਠੀਕ ਹੈ ਠੀਕ ਹੈ ਤੁਸੀਂ ਜੋ ਮਰਜ਼ੀ color ਵੇਸੇ ਉਹਨਾ ਕੋਲ color ਹਰੇਕ ਤਰ੍ਹਾਂ ਦੇ color ਨੇ ਜੋ ਤੁਸੀਂ ਮਰਜ਼ੀ color ਲੈ ਸਕਦੇ ਹੋ

ਯਾ ਮੈਂ ਅੱਗੇ ਤੋਂ ਅੱਗੇ ਦੱਸਾਂਗੀ ਵੀ ਬਹੁਤ ਵਧੀਆ boutique ਆ mam ਦਾ ਹਾਂਜੀ ਤੁਸੀਂ ਅੱਗੇ ਤੋਂ ਅੱਗੇ ਮਤਲਬ ਜਿੰਨਾ ਹੋ ਸਕੇ ਤੁਸੀਂ ਦੱਸੋ ਵੀ ਇਹਨਾ ਨੂੰ fix ਰੇਟ ਆ

ਵੀ ਤੁਸੀਂ ਜੋ ਮਰਜ਼ੀ ਇਹਨਾ ਤੋਂ stitch ਕਰਵਾ ਸਕਦੇ ਹੋ

ਤੁਸੀਂ ਸੂਟ ਲੈ ਮਤਲਬ stitch ਕਰਵਾਉਣੇ ਆ ਨਹੀਂ ਅਸੀਂ ਕਦੇ ਨੀ ਕਰਾਇਆ ਤਾਂ ਹੀ ਤੁਹਾਨੂੰ ਪੁੱਛਿਆ ਨਾ ਕੀ ਪਹਿਲੀ ਵਾਰ ਕਰਵਾਉਣ ਲੱਗੀ ਹਾਂ ਅੱਛਾ ਤੁਸੀਂ ਪਹਿਲੀ ਵਾਰ ਕਰਵਾਉਣ ਲੱਗੇ ਹੋ

ਹਾਂਜੀ ਠੀਕ ਹੈ ਜੀ ਇਹਨਾ ਦਾ ਬਿਲਕੁਲ ਵਧੀਆ ਰੇਟ ਹੈ ਤੁਸੀਂ ਕਰਵਾ ਲਿਓ

ਮਤਲਬ ਦੁਪੱਟੇ ਵੀ ਹੈਗੇ ਨੇ ਇਹਨਾ ਕੋਲ ਹਾਂਜੀ ਜਿਹੜੇ ਹੁਣ ਚੱਲੇ ਹੋਏ ਨੇ ਪਾਕਿਸਤਾਨੀ ਦੁਪੱਟੇ ਉਹ ਵੀ ਸਾਨੂੰ ਚਾਹੀਦੇ ਸੀਗੇ

ਮਤਲਬ ਕੀ ਮਤਲਬ ਘੱਟ ਵੱਧ ਹੋਜੂਗਾ ਨਾ ਜੀ ਹਾਂਜੀ ਉਹਨਾ ਨੇ fix ਰੇਟ ਰੱਖੇ ਹੋਏ ਨੇ ਦੇਖੋ ਜੇ ਤਾਂ ਆਪਾਂ ਨੇ simple ਦੁਪੱਟਾ ਲੈਣਾ

ਬਿਲਕੁਲ ਠੀਕ ਹੈ ਦੋ ਸੋ ਤੋਂ start ਹੋ ਜਾਂਦੇ ਨੇ ਉਹਨਾ ਦੇ ਰੇਟ